ਹਜੇ ਤਾਂ ਇਹ ਸ਼ੁਰਆਤ ਹੀ ਹੈ ਮੈਨੂੰ ਲੱਗਦਾ ਹਲੇ ਹੋਰ ਵੀ ਹੋਊਗੀ ਤੁਹਾਡੇ according ਕੀ ਹੋ ਸਕਦਾ ਹੁਣ ਅੱਗੇ ਮੇਰੇ according ਤਾਂ ਦੇਖੋ ਜਿਵੇਂ ਜਿਵੇਂ ਤੁਸੀਂ ਦੇਖਿਆ ਹੀ ਹੈ ਅੱਜਕਲ ਦੀ pants ਦੇਖੋ ਕਿੰਨੀ cut cutting ਹੁੰਦੀ ਆ ਉਹਦੇ ਵਿੱਚ ਹਨਾ

but ਮੈਂ ਦੇਖੀ ਨੀ photos ਦੇਖੀਆਂ ਨੇ ਬਹੁਤ ਜ਼ਿਆਦਾ ਹੀ ਅੱਗੇ ਵਧਣ ਮੈਨੂੰ ਲੱਗਦਾ ਮੈਂ ਏਵੇਂ ਨੀ ਕਿਹ ਸਕਦੀ ਹੁਣ ਕਿਵੇਂ ਦਾ ਹੋਊਗਾ

ਹਮ ਹਮ ਬਿਲਕੁਲ ਬਿਲਕੁਲ ਵੈਸੇ ਆਹ ਜਿਹੜੀ cut ਵਾਲੀ ਅਹ market ਦੇ ਵਿੱਚ ਬੜੀ ਆ ਅਮ ਲੜਕੀਆਂ ਪਾਉਂਦੀ ਆ pants ਵਗੈਰਾ ਵੈਸੇ ਤੁਹਾਨੂੰ ਇਹ ਪਸੰਦ ਹੈ ਇਹ ਹਾਂਜੀ ਹਾਂਜੀ ਮੈਨੂੰ ਪਸੰਦ ਹੈ but ਐਂਵੇ ਨਾ ਕੀ ਇੰਨਾ ਵੀ ਨੀ ਪਸੰਦ ਕੇ ਪੂਰਾ ਹੀ cut ਹੋਵੇ ਇੰਨਾ ਨੀ ਪਸੰਦ ਕੀ ਪੂਰੀ cut ਹੋਵੇ ਇੰਨਾ ਨੀ ਸਾਨੂੰ ਨਾ ਕੁੜੀਆਂ ਨੂੰ ਦੇਖ ਕੇ ਪਤਾ ਚੱਲ ਜਾਂਦਾ ਉਹ ਚੀਜ਼ ਸਾਡੇ ਤੇ ਸੂਟ ਕਰੂਗੀ ਜਾਂ ਨਹੀਂ ਕਈ ਕੁੜੀਆਂ ਇਹ ਵੀ ਲੈ ਲੈਂਦੀਆਂ ਪਰ ਜਦ ਮੈਂ ਲੈਂਦੀ ਹਾਂ ਆਪਣੀ ਗੱਲ ਦੱਸਾਂ ਜਦ ਮੈਂ ਲੈਣੀ ਹਾਂ ਮੈਨੂੰ ਲੱਗਦਾ ਵੀ ਹਾਂ ਇਹ ਮੇਰੇ ਤੇ ਸੂਟ ਕਰੂਗੀ ਤਾਂਹੀ ਮੈਂ ਆਹ ਲੈਂਦੀ ਹਾਂ ਉਹ ਚੀਜ਼ ਜਚਨੀ ਚਾਹੀਦੀ ਹੈ ਤਾਂ ਲਓ ਨਹੀਂ ਤਾਂ ਨਾ ਲਓ ਬਿਲਕੁਲ ਬਿਲਕੁਲ ਬਿਲਕੁਲ ਸੂਟ ਵਗੈਰਾ ਵੀ ਤੁਸੀਂ ਪਾਉਣੇ ਹੋ

ਕਿਉਂਕੀ ਗਰਮੀਆਂ ਹੁਣ ਤਾਂ ਗਰਮੀਆਂ ਚ ਵੀ ਬਹੁਤ ਜ਼ਿਆਦਾ ਇਹਨੂੰ ਚੁੰਨੀ ਸੰਭਾਲੋ ਇਹ ਕਰੋਂ ਹੁਣ ਤਾਂ western culture ਪਾਉਂਦੇ ਰਹਿੰਦੇ ਹਾਂ ਸਾਨੂੰ ਉਹਦੀ ਆਦਤ ਪੈ ਚੁੱਕੀ ਆ but ਜਿਵੇਂ ਸੂਟ ਸੋਹਣਾ ਹੋਵੇ ਤੇ ਸਾਨੂੰ ਲੱਗੇ ਕੀ light ਜਾ ਸੋਬਰ ਜਾ ਹੋਵੇ ਤਨ ਮੈਂ ਸਵਾ ਲੈਂਦੀ ਹਾਂ ਪਾ ਲੈਂਦੀ ਹਾਂ ਨਹੀਂ ਤਾਂ ਘੱਟ ਹੀ ਪਾਉਣੀ ਹਾਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਤੁਸੀਂ ਵੀ properly ਜਿਹੜਾ ਹੈਗਾ ਉਹ western culture ਨੂੰ ਹੀ ਅਮ approach ਕਰਦੇ ਓ ਹਨਾ ਹਾਂਜੀ western ਮੈਨੂੰ ਵਧੀਆ ਲੱਗਦਾ ਬਹੁਤ ਜਿਆਦਾ ਕਿਉਂਕਿ ਉਹਦੇ ਚ comfortable ਵੀ ਆ or ਉਹੀ ਅਸੀਂ ਛੋਟੇ ਹੁੰਦੇ ਤੋਂ ਪਾਉਂਦੇ ਆਏ ਹਾਂ ਕੀ ਸਾਨੂੰ jeans top ਹੀ ਵਧੀਆ ਲੱਗਦਾ ਅੱਜਕਲ ਇਹਨੂੰ ਹੀ prefer ਕਰਦੀਆਂ ਨੇ ਕੀ ਤੂੰ ਏਵੇਂ ਦੀ jean ਲੈ ਏਵੇਂ ਦਾ top ਲੈ ਤੇ ਅਸੀਂ ਉਵੇਂ ਹੀ ਬਣਨਾ ਚਾਹੁੰਦੇ ਹਾਂ ਮਤਲਬ ਸਾਨੂੰ ਇਹ ਨਾ ਲੱਗੇ ਵੀ ਸਾਨੂੰ ਕਹੇ ਕੋਈ ਤੂੰ ਉਹ ਨੀ ਬਣ ਸਕਦੀ ਇਹ ਨਹੀਂ ਹੈ ਅਸੀਂ ਵੀ try ਕਰਨਾ ਚਾਹੁੰਦੇ ਹਾਂ or ਕਰ ਰਹੇ ਹਾਂ ਮਤਲਬ ਕੇ fashion ਦੇ ਦੁਨੀਆ ਵਿੱਚ ਵੀ competition ਹੈ ਨਾ ਇਹ ਕਹਿਣਾ ਚਾਹ ਰਹੇ ਤੁਸੀਂ ਬਹੁਤ ਜਿਆਦਾ competition ਹੈ ਲੋ ਇੱਕ ਦੁੱਜੇ ਨੂੰ ਦੇਖ ਕੇ ਹੀ ਅੱਗੇ ਵੱਧ ਰਹੇ ਨੇ ਅੱਜਕਲ ਤਾਂ ਤੇ ਜਿਵੇਂ ਥੋਨੂੰ ਦੱਸਿਆ ਗਿਆ ਮੇਰੇ ਨਾਲ ਦੀਆਂ ਕੁੜੀਆਂ ਵੀ ਇੱਕ ਦੂਜੇ ਨੂੰ ਦੇਖ ਕੇ ਹੀ ਵਧ ਰਹੀਆਂ ਹਮ fashion ਦੇ ਕਈ ਵਾਰ jealous ਵੀ ਕਰ ਜਾਂਦੀਆਂ ਨੇ ਕੇ ਇਹ ਕਿਹੋ ਜਿਹੀ ਆ ਮੈਂ ਏਵੇਂ ਨੀ ਬਣ ਸਕਦੀ ਏ ਵੋ ਪਹਿਲੀ ਗੱਲ ਤਾਂ jealous ਨੀ ਹੋਣਾ ਚਾਹੀਦਾ ਜਿੰਨਾ ਤੁਹਾਡੇ ਕੋਲ ਹੈਗਾ ਉੰਨੇ ਵਿੱਚ ਹੀ ਖੁਸ਼ ਰਹੋ but ਹਾਂ ਸਾਨੂੰ ਆਪਣੀ ਤਰਫ਼ ਤੋਂ ਵੀ ਥੋੜਾ ਜਾ ਉਹ ਕਰਨਾ ਚਾਹੀਦਾ develop ਹਾਂ ਵੀ ਅਸੀਂ ਵੀ ਕਰ ਸਕਦੇ ਹਾਂ ਅਸੀਂ ਵੀ ਇਹੋ ਜਿਹੇ ਕੱਪੜੇ ਪਾ ਸਕਦੇ ਹਾਂ ਉਹ ਪਾ ਕਸਦੀ ਹੈ ਤਾਂ ਅਸੀਂ ਕਿਉਂ ਨੀ ਪਾ ਸਕਦੇ ਚਲੋ ਬਹੁਤ ਵਧੀਆ ਗੱਲ ਹੈ ਭੂਮੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਠੀਕ ਹੈ ਚੰਗਾ ਫ਼ੇਰ ਸਤਿ ਸ਼੍ਰੀ ਅਕਾਲ ਹੈਂ

ਹਾਂਜੀ, ਕੀ ਹਾਲ ਹੈਂ ਬਾਈ? ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ.

ਬਸ ਬਾਈ, ਬਾਹਰ ਆਇਆ ਸੀ ਅੱਜ ਥੋੜਾ ਜਿਹਾ. ਮਮ ਮੈਂ ਚਲ ਬਾਈ ਨੂੰ call ਕਰਾ. ਚਲੋ ਵਧੀਆ ਜੀ ਵਧੀਆ. ਹੋਰ ਸੁਣਾਓ, ਘਰ ਪਰਿਵਾਰ ਸਾਰਾ. ਐਨ ਵਧੀਆ, ਬਾਈ ਐਨ ਵਧੀਆ, ਸਹੀ ਚਲੀ ਜਾਂਦਾ.

ਬੜੇ ਦਿਨਾਂ ਬਾਅਦ ਗੱਲ ਹੋ ਰਹੀ ਹੈਂ ਬਾਈ ਆਪਣੀ. ਹਾਂਜੀ, ਹਾਂ ਬਸ ਆਪਣੀ life 'ਚ ਹੀ ਥੋੜਾ ਜਿਹਾ busy ਹੋ ਗਏ ਨਾ . ਅੱਛਾ, ਅੱਛਾ. ਸਹੀ ਹੈ. life ਵੀ ਜਰੂਰੀ ਹੈ ਬਣਾਉਣੀ. ਹਾਂਜੀ ਹਾਂ. ਓਹ ਨਾ. ਥੋੜਾ ਕੰਮ busy ਚਲਦੇ ਨੇ ਨਾ.

ਹੋਰ ਤੁਸੀਂ ਕਿੱਥੇ ਹੋ? ਮੈਂ ਬਾਹਰ ਆਇਆ ਹੋਇਆ ਸੀ, ਥੋੜਾ ਜਿਹਾ ਕੰਮ. ਕਿਤੇ ਘੁਮੰਣ ਵਗੈਰਾ? ਹਾਂਜੀ? ਹਾਂਜੀ, ਹਾਂਜੀ. ਘੁਮੰਣ ਹੀ ਆਇਆ ਹੋਇਆ ਸੀ ਜੀ, ਮੈਂ ਕਿਹਾ ਬਾਈ ਨੂੰ ਕੀਤਾ ਜਾਵੇ phone, ਪੁਛਿਆ ਜਾਵੇ ਹਾਲ-ਚਾਲ. hello.

ਹਾਂਜੀ ਮੈਂ ਤਾਂ ਐਵੇਂ ਕਹਿੰਦਾ ਸੀ ਵੀਰੇ.

ਅਅ ਆਪਣਾ lifestyle ਹੈ ਜਿਹੜਾ, ਪਹਿਲਾਂ ਨਾਲੋ ਕਿੰਨਾ change ਹੋ ਚੁੱਕਿਆ ਹੈ ਨਾ ਅੱਜ.? ਹਾਂਜੀ, ਹਾਂਜੀ, ਬਹੁਤ ਜਿਆਦਾ ਹੋ ਚੁੱਕਿਆ ਜੀ. ਸਮੇ ਦੇ ਨਾਲ-ਨਾਲ ਅਅ ਲੋਕ ਵੀ ਰਹਿਣਾ-ਸਹਿਣਾ ਵੀ ਸਭ ਕੁੱਝ change ਹੁੰਦਾ ਜਾ ਰਿਆ. ਹੈ ਨਾਂ ਜੀ? ਹਾਂਜੀ. ਹੁਣ ਦੇਖੋ, ਹੁਣ ਅਅ ਆਪਾਂ ਆਪ ਹੀ ਬਾਹਰ ਘੁਮੰ ਰਹੇ ਨਾ ਅਅ ਆਪਾਂ ਬਾਹਰ ਹੀ fast food ਵਗੈਰਾ ਖਾ ਰਹੇ ਹਾਂ.

ਕੁੱਝ ਵੀ ਹੁਣ ਉਸ 'ਚੋ ਕੁੱਝ ਵੀ ਖਾ-ਪੀ ਨਹੀਂ ਰਹੇ ਹੈ ਨਾ? ਕਿਉਂਕਿ ਵਧੀਆ healthy diet ਸੀ ਅਪਣੀ, but ਆਪਾਂ ਆਪ ਹੀ ਗਲਤ ਚੀਜ਼ਾ ਵੱਲ ਪੈ ਗਏ. ਹਾਂਜੀ, ਹਾਂਜੀ. ਬਾਈ ਉਸੇ ਅਅ ਗੱਲ ਤੇ ਆਪਾਂ ਕਰਨੀ ਸੀ ਗੱਲ, ਜਿਵੇਂ ਆਪਣੇ ਪੁਰਾਣੇ ਬਜੁਰਗ ਹੁੰਦੇ ਸੀ ਹੈ ਨਾ, ਆਪਾਂ ਸਭਿਆਚਾਰ ਹੁੰਦੇ ਸੀ, ਆਪਾਂ ਉਸ ਚੀਜ਼ਾ ਨੂੰ ਵੀ ਭੁਲਦੇ ਜਾ ਰਹੇ ਹਾਂ. ਹਾਂਜੀ, ਹਾਂਜੀ. ਬਿਲਕੁਲ ਹੀ ਹੁਣ ਦੇਖੋ ਤੁਸੀਂ ਖਾਣ-ਪੀਣ ਨੂੰ ਹੀ ਲੈ ਲੋ ਨਾ. ਆਪਾਂ ਕੋਈ ਵੀ ਆਪਾਂ ਅਅ ਜੋ ਵੀ ਖਾਨ੍ਨੇ-ਪੀਨ੍ਨੇ ਹਾਂ, ਆਪਾਂ ਹੁਣ ਅੱਜ ਕੱਲ ਕੀ ਕਰਦੇ ਆ ਅੱਜ ਕੱਲ ਅਅ ਸਾਰਾ street food ਹੋ ਗਿਆ ਇਹ fast food ਵਗੈਰਾ ਸਾਰਾ ਕੁੱਝ ਖਾਨੇ ਹੈ ਨਾ? ਜਿਦੇ ਨਾਲ ਕਿ ਆਪਾਂ ਬੀਮਾਰ ਹੋ ਜਾਂਦੇ ਹਾਂ. ਹੈ ਨਾ? ਜਾਂ ਆਪਣੀ ਸਿਹਤ ਨਹੀਂ ਠੀਕ ਰਹਿੰਦੀ. ਹਾਂਜੀ, ਹੁਣ ਸਾਰਾ ਇਹ ਬੀਮਾਰਿਆਂ ਦਾ ਘਰ ਹੈ, ਜਿਹੜਾ ਉਹ ਆਪਣਾ ਅਅ food ਹੀ ਹੈ. 'ਤੇ ਆਪਣੇ ਸਭਿਆਚਾਰ, ਸਭਿਆਚਾਰਕ food ਨੂੰ ਤਾ ਆਪਾਂ ਬਹੁਤ ਭੁੱਲ ਚੁੱਕੇ ਹੈ ਨਾ . ਸਭਿਆਚਾਰਕ ਅਅ food ਮਤਲਬ? ਮਤਲਬ ਜਿਵੇਂ ਪਹਿਲਾ ਆਪਣੇ ਬਜੁਰਗ- ਵਗੈਰਾ ਹੈ ਨਾ? ਆਪਣੇ ਘਰਾਂ.

ਵਿੱਚ ਹੁੰਦਾ ਸੀ ਕਿ ਅਅ ਆਪਣਾ ਮੱਝਾਂ ਵਗੈਰਾਂ ਰਖਿਆ ਹੁੰਦਿਆ ਸੀ, ਇਸ ਕਰਕੇ ਆਪਣਾ ਖਾਣਾ ਬਹੁਤ healthy ਸੀ .

ਮੱਖਣ, ਪਨੀਰ ਵਗੈਰਾ ਸਾਰਾ ਕੁੱਝ ਘਰ ਹੀ ਬਣ ਜਾਂਦਾ ਸੀ 'ਤੇ ਹੁਣ ਆਪਾਂ ਐਐ ਐਂਵੇ ਦਾ ਸਾਰਾ ਕੁੱਝ ਹੀ avoid ਕਰਦੇ ਹੈ ਨਾ, ਕਿਉਂਕਿ ਆਪਾਂ, ਅਅ ਆਪਾਂ ਨੂੰ ਅਅ ਅੱਗੇ ਬੱਚਿਆਂ ਨੂੰ ਵਧੀਆ ਹੀ ਨਹੀਂ ਲਗਦਾ ਇਹ food, food. ਇਹ ਵੀ ਗੱਲ ਤੁਹਾਡੀ ਸਹੀ ਹੈਂ ਕਿ ਜੇ ਬੱਚਿਆਂ ਨੂੰ ਆਪਾਂ ਇਹ ਚੀਜ਼ਾਂ ਖਾਣ ਨੂੰ ਦਿੰਨੇ ਵੀ ਆ ਓਹ ਖਾਂਦੇ ਨਹੀਂ ਹੈਗੇ. ਉਨ੍ਹ੍ਨਾਂ ਨੂੰ ਪਸੰਦ ਹੀ ਬਾਹਰਲਿਆਂ ਚੀਜ਼ਾ ਆਉਂਦੀਆਂ ਨੇ. ਹਾਂਜੀ, ਹਾਂ ਕਿਉਂਕਿ ਆਪਾਂ ਆਪ ਵੀ ਉਂਵੇਂ ਦੇ ਹੋ ਚੁੱਕੇ ਹਾਂ ਨਾ. ਆਪਾਂ, ਆਪ ਕਿੰਨਾ ਕੁ ਖਾਂਦੇ ਹਾਂ, ਆਪਾਂ ਆਪ ਹੀ ਨਹੀਂ ਖਾਂਦੇ ਹੈਗੇ . ਸਹੀ ਗੱਲ ਹੈਂ, ਜਿਵੇਂ ਪਹਿਲਾਂ ਘਰ ਦੇ ਖਾਂਦੇ ਹੁੰਦੇ ਸੀ, ਹੈ ਨਾ ਕਿ ਘਰ ਦਾ ਹੀ ਮੱਖਣ ਹੋਣਾ, ਦੁੱਧ ਹੋਣਾ, ਘਿਓ ਹੋਣਾ, ਲੱਸੀ ਓਹਦੇ ਨਾਲ fit ਰਹਿੰਦੇ ਸੀ ਏਨ ਪੂਰੇ . ਹਾਂਜੀ, fit ਰਹਿੰਦੇ ਸੀ 'ਤੇ ਆਪਣੇ ਲੋਕ ਕੰਮ ਵਗੈਰਾ, ਘਰੇ ਹੀ ਕਰਦੇ ਸੀ. ਇਸ ਕਰਕੇ ਆਪਣੇ ਓਹ food ਹਜਮ ਵੀ ਜਾਂਦਾ ਸੀ ਕਿਉਂਕਿ ਓਹ healthy food ਆ ਓਹ.

ਆਪਣਾ, ਜਿਹੜੇ joint family ਹੁੰਦੇ ਨੇ, ਓਹ ਸਾਰੇ ਅਲਗ-ਅਲਗ ਰਹਿਣਾ ਪਸੰਦ ਕਰਦੇ ਨੇ ਓਹ ਆਪਣੇ ਸਾਰੇ ਸਭਿਆਚਾਰ ਨੂੰ ਭੁਲਦੇ ਜਾ ਰਹੇ ਨੇ ਵੀ. ਪਹਿਲਾਂ ਵੱਡੀਆਂ ਫ਼ੈਮਲਿਆਂ ਹੁੰਦਿਆ ਸੀ, ਇੱਕਠੇ ਰਹਿੰਦੇ ਹੁੰਦੇ ਸੀ, ਚਾਚੇ-ਤਾਇਆਂ ਦੇ ਜਵਾਕ ਬੱਚੇ ਇੱਕਠੇ ਨੇ ਖੇਡਣਾ. ਹੁਣ ਕਇਆਂ ਨੂੰ ਤਾਂ ਅੱਜਕਲ੍ਹ ਤੁਸੀਂ ਮੰਨੋਗੇ ਨਹੀਂ ਆਪਣੇ ਦਾਦੇ ਦਾ ਨਾਮ ਵੀ ਯਾਦ ਨਹੀਂ ਹੈਗਾ. ਹਾਂਜੀ. ਹਾਂ ਬਿਲਕੁਲ ਕਇਆਂ ਆਪਾ ਸਾਰੇ ਰਿਸ਼ਤੇ ਨਾ, ਭੁਲਦੇ ਜਾ ਰਹੇ ਹਾਂ ਕਿਉਂਕਿ ਆਪਣੇ ਅਪਣਾ, ਜਿਹੜਾ western culture ਨੂੰ ਨਾ ਆਪਾਂ. ਪਹਿਲ ਦੇ ਰਹੇ ਹਾਂ ਆਪਣੇ culture ਤੋ ਵੱਧ.

ਆਪਣੇ ਸਭਿਆਚਾਰ ਬਾਰੇ ਕੁੱਝ ਜਾਣਕਾਰੀ ਨਹੀਂ ਹੋਏਗੀ . ਹਾਂਜੀ. ਹੁਣ ਦੇਖ ਲੋ ਤੁਸੀਂ ਵੀ, ਜਿਵੇਂ ਅਅ ਆਪਾਂ ਪਹਿਰਾਵੇ 'ਤੇ ਹੀ ਲਾ ਲੋ ਨਾ, ਆਪਾਂ

ਪਹਿਰਾਵਾ, ਜਿਹੜਾ ਸੀ ਜਿਵੇਂ ਪਹਿਲਾਂ ਲੋਕ ਪਹਿਰਾਵਾ ਪਾਉਂਦੇ ਸੀ ਓਹ ਆਪਾਂ ਬਿਲਕੁਲ ਹੀ ਘਟਾ ਦਿੱਤਾ ਹੈ, ਮਤਲਬ ਕੋਈ-ਕੋਈ ਇਨਸਾਨ ਜਿਹੜਾ ਆਪਣਾ ਸਭਿਆਚਾਰਕ ਪਹਿਰਾਵਾ ਪਾ ਰਿਹਾ ਅੱਜ ਦੇ time 'ਚ. 'ਤੇ ਬਾਕੀ ਦਾ ਦੇਖਲੋ ਤੁਸੀਂ ਸਾਰੇ western dresses ਕੁੜੀਆਂ, ਮੁੰਡੇ ਸਾਰੇ ਬੱਚੇ ਤੋਂ ਲੈ ਕੇ ਬਜੁਰਗ ਤੱਕ, ਸਾਰੇ western ਨੂੰ ਹੀ promote ਕਰ ਰਹੇ ਨੇ. ਹਾਂਜੀ. ਪਰ ਨਹੀਂ, ਆਪਾਂ ਨੂੰ ਆਪਣਾ ਸਭਿਆਚਾਰ ਨਹੀਂ ਭੁਲਣਾ ਚਾਹਿਦਾ.

ਹੈ ਨਾ. ਆਪਣੇ ਸਭਿਆਚਾਰ ਦੀ ਸਾਰੇ ਪ੍ਰਦਰ੍ਸ਼ਨ ਕਰਦੇ ਸੀ, ਪਰ ਹੁਣ ਓਹ ਚੀਜ਼ਾ ਨਹੀਂ ਰਹਿਆ ਹੈਗੀਆ . ਹਾਂਜੀ, ਜਿਵੇਂ ਦੇਖ ਲੋ, ਹੈ ਨਾ ਵੀ ਪਹਿਲਾ ਤਾਂ ਜਿਆਦਾ ਤਰ ਲੋਕ ਜਿਹੜੇ ਸੀ ਓਹ ਮੇਲਿਆਂ ਵਗੈਰਾਂ ਦੇ 'ਚ ਹੀ ਇੱਕਠੇ ਹੁੰਦੇ ਸੀ 'ਤੇ ਮੇਲਿਆਂ ਵਗੈਰਾਂ ਨੂੰ ਹੀ ਘੁਮਦੇ ਸੀ, enjoy ਕਰਦੇ ਸੀ ਪੂਰਾ. 'ਤੇ ਹੁਣ ਤਾ ਕਿਤੇ ਮੇਲੇ ਲਗਦੇ ਹੀ ਨਹੀਂ ਕਿਓਕਿ ਲੋਕ ਏਨਾ ਜਿਆਦੇ ਸ਼ਹਿਰਾ 'ਚ ਹੋ ਗਏ ਨਾ. ਕਿ ਪਿੰਡਾ, ਪਿੰਡ ਖਤਮ ਹੁੰਦੇ ਜਾ ਰਹੇ ਨੇ, ਕਿਓਕਿ ਲੋਕ ਸ਼ਹਿਰਾਂ ਵੱਲ ਨੂੰ ਹੀ ਵਧਦੇ ਜਾ ਰਹੇ ਨੇ 'ਤੇ ਮੇਲੇ ਵਗੈਰਾਂ ਤਾ ਬਹੁਤ ਜਿਆਦਾ ਘਟ ਗਏ ਅਪਨੇ. ਇਹੀ ਸਭ ਤੋ 'ਤੋ ਵੱਡਾ ਕਾਰਣ ਹੈਂ, ਸ਼ਹਿਰੀਕਰਨ ਜਿਵੇਂ ਪਿੰਡਾ 'ਚੋ ਲੋਕ ਉਠ ਕੇ ਸ਼ਹਿਰਾ ਵੱਲ ਜਾ ਰਹੇ ਨੇ ਓਹ ਆਪਣਾ ਪਿਛੋਕੜ ਭੁੱਲ ਜਾਂਦੇ ਨੇ ਉਨ੍ਹਾਂ ਨੂੰ ਸ਼ਹਿਰ ਦਾ ਰਹਿਣਾ-ਸਹਿਣਾ ਪਸੰਦ ਆਉਂਦਾ, ਓਧਰ ਦਾ ਖਾਣਾ. ਉਨ੍ਹਾਂ ਦੇ ਫੇਰ ਅੱਗੇ ਬੱਚਿਆਂ ਨੂੰ ਵੀ, ਐਂਵੇਂ ਦੀਆਂ ਆਦਤਾਂ ਪੈ ਜਾਂਦੀਆਂ ਨੇ ਕਿ western ਜਿਵੇਂ ਤੁਸੀਂ ਪਹਿਲਾਂ ਕਿਹਕੇ ਹਟੇ ਓ.

ਉਨ੍ਹਾਂ ਨੂੰ ਵੀ ਆਪਣਾ, ਜਿਹੜਾ ਸਭਿਆਚਾਰ ਉਨ੍ਹਾਂ ਦੀ ਕੋਈ ਓਹ ਨਹੀ ਹੈ ਗਈ ਉਨ੍ਹਾਂ ਨੂੰ ਹੁਣ ਐਂਵੇ ਹੈਂ ਵੀ, ਜਿਵੇ modern ਦੇਸ਼ ਨੂੰ ਹੋ ਰਹੀ ਹੈ. ਆਪਾਂ ਉਸਦੇ ਨਾਲ ਚਲਿਏ. ਹਾਂਜੀ ਹੁਣ ਦੇਖ ਲੌ ਤੁਸੀਂ ਨਾ ਵੀ ਸਰਕਾਰਾਂ ਵੀ ਆਪਣੇ ਐਂਵੇ ਦੀ ਹੋ ਚੁਕੀਆਂ ਨੇ ਵੀ ਆਪਣੇ ਦੇਸ਼ ਨੂੰ ਨਾ ਵੀ western ਵੱਲ ਜਿਆਦਾ ਧਕੇਲ ਰਹੇ ਨੇ. ਸਰਕਾਰਾਂ ਦਾ ਵੀ ਇਸ 'ਚ ਜਿਆਦਾ ਹੱਥ ਹੈ. ਹਾਂਜੀ, ਹਾਂਜੀ. 'ਤੇ ਦੇ-ਦੇਖੋ ਹੁਣ ਜਿਵੇਂ ਆਪਣੇ ਜਜ ਜਿੰਨੇ ਵੀ ਤਿਉਹਾਰ ਸੀ ਪਹਿਲਾਂ, ਹੈ ਨਾ 'ਤੇ ਆਪਣੀ ਤਿਉਹਾਰਾਂ ਨੂੰ ਆਪਾਂ ਭੁੱਲਦੇ ਜਾ ਰਹੇ ਹਾਂ ਕਿਉਂਕਿ ਦੀਵਾਲੀ ਤੋ ਦੇਖ ਲੋ ਤੁਸੀਂ, ਦੀਵਾਲੀ ਤੋਂ ਪਹਿਲਾਂ, ਵੀਹ ਦਿਨ ਪਹਿਲਾਂ ਦੁਸਹਿਰਾ ਆਉਂਦਾ 'ਤੇ ਓਦੋਂ ਤੋਂ ਹੀ. ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ. ਹੁਣ ਮਹਿੰਗਾਈ ਐਨੀ ਹੋ ਗਈ ਹੈ ਵੀ ਹੈ ਨਾ. ਲੋਕ ਆਪਣਾ. ਸਮਾਨ ਹੀ ਘਰ ਦਾ ਲੋੜੀਂਦਾ ਮਸਾਂ ਖਰੀਦਦੇ ਨੇ. 'ਤੇ ਤਿਉਹਾਰਾਂ ਵੱਲ ਤਾਂ ਕਿੱਥੇ ਪੈਸਾ ਲਗ ਜਾਉਗਾ ਕਿਸੇ ਦਾ. ਹਾਂ, ਜਿਵੇਂ ਤੁਸੀਂ ਗੱਲ ਕੀਤੀ ਹੈ, ਹੁਣ ਸਮਾਨ ਖਰੀਦਦੇ ਨੇ, ਪਹਿਲਾਂ ਲੋਕ ਗੁੜ ਨਾਲ, ਪਤਾਸ਼ੇ ਨਾਲ ਐਂਵੇ ਮੱਥਾ ਟੇਕ ਲੈਂਦੇ ਹੁੰਦੇ ਸੀ, ਤਿਉਹਾਰਾਂ ਨਾਲ ਉਨ੍ਹਾਂ ਨੂੰ ਫੇਰ ਵੀ ਮਿਠਾਈ ਦਾ ਕੋਈ ਚਕਰ ਨਹੀ ਹੁੰਦਾ ਸੀ. ਹੁਣ ਜਿਵੇਂ-ਜਿਵੇਂ ਆਪਾਂ ਅੱਗੇ ਵੱਧਦੇ ਜਾ ਰਹੇ ਹਾਂ, ਆਪਾਂ ਆਪਣੇ ਪੁਰਾਣੇ ਰਿਵਾਜ ਭੁੱਲਦੇ ਜਾ ਰਹੇ ਹਾਂ, ਲੋਕਾ ਦੇ ਦੇਖ਼ੇ-ਦੇਖੀ, ਓਨ੍ਨੇ ਕੀਤਾ, ਮੈਂ ਵੀ , ਉੰਨੇ ਇਹ ਕੀਤਾ ਮੇਂ ਵੀ ਕਰਾ. ਹੈਂ ਨਾ, ਇਸ ਕਰਕੇ ਉਨ੍ਹਾਂ ਨੂੰ. ਆਪਣੇ ਸਭਿਆਚਾਰ ਤੋਂ ਕੋਈ ਲੇਣਾ-ਦੇਣਾ ਨਹੀਂ ਰਿਹਾ. ਓਹ ਚਾਹੁੰਦੇ ਨੇ ਵੀ ਅਸੀਂ ਵੀ modern ਬਣੀਏ, ਪਰ ਇਹ ਚੀਜ਼ ਗਲਤ ਹੈ. ਹਾਂਜੀ. ਹੁਣ ਦੇਖੋ ਤੁਸੀਂ ਵੀ ਅਅ ਜਿਵੇਂ ਵੀ ਆਪਾਂ ਲੋਕਾਂ ਦੇ ਵਿਆਹਾਂ ਵਗੈਰਾਂ 'ਚ ਵੀ ਦੇਖਦੇ ਹੈ ਨਾ ਵੀ ਆਪਣਾ food, ਜਿਹੜਾ ਬਹੁਤ ਘੱਟ ਹੁੰਦਾ, ਵਿਆਹਾਂ 'ਚ. 'ਤੇ ਬਾਕੀ ਜਿਵੇਂ mocktails ਵਗੈਰਾਂ ਹੈ ਨਾ, soft drinks ਇਹ ਸਭ ਕੁੱਝ ਜਿਆਦਾ ਹੋਣ ਲੱਗ ਗਿਆ. 'ਤੇ ਆਪਣੀ simple ਰੋਟੀ ਨਾ, ਬਹੁਤ ਘੱਟ ਚੁੱਕੀ ਆ, ਕਿਉਂਕਿ ਜਦਕਿ ਵਧੀਆ ਓਹੀ ਆ. ਪਰ ਵਧੀਆ ਤਾਂ ਹੈਂ. ਤੁਹਾਡੀ ਗੱਲ ਸਹੀ ਹੈ, ਪਰ ਅੱਜਕਲ੍ਹ ਦੀ ਨਹੀਂ ਪਸੰਦ ਹੈ ਗਈਆਂ ਓਹ ਚੀਜ਼ਾਂ. ਜੋ ਪੁਰਾਣੇ ਜਿਨ੍ਹਾਂ 'ਚ ਬਲਕਿ ਤਾਕਤ ਵਾਲਿਆਂ ਹੁੰਦਿਆ ਨੇ, energy ਤੋਂ ਨਹੀਂ ਪਸੰਦ ਹੈ ਗਈ ਉਨ੍ਹਾਂ ਨੂੰ. ਹਾਂਜੀ, ਕਿਉਂਕਿ ਆਪਾਂ ਆਪਣਾ ਅਅ ਬੱਚੇ ਅੱਜਕਲ੍ਹ ਹਰੇਕ ਦੇ ਘਰੇ ਬੱਚਾ ਕੱਲਾ ਰਿਹ ਗਿਆ ਕਿਉਂਕਿ joint families ਦਾ ਜਿਹੜਾ system ਹੈ, ਓਹ ਖਤਮ ਹੋ ਚੁਕਇਆ.

ਕਿੰਨੀ-ਕਿੰਨੀ ਵੱਡੀ families ਹੁੰਦੀ ਸੀ, joint families ਹੈ ਨਾ 'ਤੇ ਬੱਚਿਆਂ ਨੂੰ ਚਾਚੇ, ਤਾਏ ਜਾਂ ਕੁੱਝ ਕੋਈ ਐਂਵੇਂ ਸਮਝਦੇ ਸੀ. 'ਤੇ ਅੱਜਕਲ੍ਹ ਲੋਕਾਂ 'ਚ ਸ਼ਹਨਸ਼ੀਲਤਾ ਐਨੀ ਘੱਟ ਚੁੱਕੀ ਹੈ, ਜਿਦਾ ਕਿ ਆਪਣੇ ਸਭਿਆਚਾਰ 'ਤੇ ਬਹੁਤ ਵੱਡਾ ਅਸਰ ਪੈ ਰਿਹਾ. ਹਾਂਜੀ, ਹਾਂਜੀ. ਅਸਰ ਤਾ ਬਹੁਤ ਪੈ ਰਿਆ ਜੀ. ਹਾਂਜੀ. 'ਤੇ ਦੇਖੋ ਹੁਣ.

ਐਂਵੇਂ ਹੈ ਨਾ ਜਦੋਂ ਇਕਲਾ ਰਹਿੰਦਾ 'ਤੇ ਉਸਨੇ ਆਪਣੇ ਮਨ ਦੀ ਮਰਜੀ ਕਰਨੀ ਆ 'ਤੇ. ਓਹ ਆਪਣੇ ਆਪ ਤੋ irritate ਹੋਣ ਲਗ ਜਾਂਦਾ ਓਹ ਬੰਦਾ.

ਅੱਜਕਲ੍ਹ ਚੀਜ਼ਾ ਹੀ ਐਸੀਆਂ ਆ ਚੁੱਕਿਆਂ ਨੇ ਓਓ ਓਹਨੇ ਬੰਦੇ ਤੇ ਦਿਮਾਗ ਨੂੰ ਆਪਣੇ control ਵਿੱਚ ਕਰ ਲਿਆ ਹੈ. ਹਾਂਜੀ.

ਹਾਂਜੀ. ਜਦੋਂ ਦਾ ਇਹ mobile ਆਇਆ ਇਸ mobile ਨੇ ਸਾਰੇ ਰਿਸ਼ਤੇ, ਸਾਰੇ ਨਾਤੇ ਸਭ ਕੁੱਝ ਖਤਮ ਕਰਤਾ. ਹਾਂਜੀ. ਕਿਉਂਕਿ ਪਹਿਲਾਂ ਲੋਕ ਮਿਲਦੇ ਸੀ, ਮਿਲਕੇ ਗੱਲਾਂ-ਬਾਤਾਂ ਕਰਦੇ ਸੀ. ਹੈ ਨਾ? ਸਾਰਾ ਕੁਝ.

ਕਰਾਂਗੇ ਸਾਰੇ ਰਿਸ਼ਤੇਦਾਰ ਵਗੈਰਾ ਮਿਲਕੇ 'ਤੇ ਹੁਣ ਕੀ ਹੋ ਗਿਆ, ਹੁਣ ਲੋਕ. phone 'ਤੇ ਹੀ whatsapp ਵਗੈਰਾ 'ਤੇ. message ਕਰਦੇ ਨੇ ਇੱਕ-ਦੂਜੇ ਨੂੰ. ਉਲਟਾ ਕਿ phone ਵੀ ਕਰਨ ਦਾ time ਨਹੀਂ ਰਿਹਾ ਕਿਸੇ ਦੇ ਕੋਲ. whatsapp ਵਗੈਰਾ 'ਤੇ message 'ਤੇ ਹੀ ਗੱਲ-ਬਾਤ ਕਰਕੇ ਕਿਸੇ ਦਾ ਵੀ ਹਾਲ-ਚਾਲ ਪੁੱਛ ਲੈਂਦੇ ਨੇ 'ਤੇ ਵਿਆਹਾਂ ਦੀ ਅਅ ਜੋ ਵੀ ਹੁੰਦੀ ਆ ਨਾ ਵਧਾਈ ਵਗੈਰਾ ਵੀ ਓਹ ਵੀ ਮਮ message 'ਤੇ ਓਹਦੇ ਜਾਣ ਲੱਗ ਗਈ ਆ. ਅਗਲੇ ਕੋਲ ਐਨਾ time ਵੀ ਨਹੀਂ ਕਿ ਕਿਸੇ ਨੂੰ ਜਾ ਕੇ wish ਕਰੇ ਜਾਂ ਕੁੱਝ ਵੀ birthday wish ਕਰੇ. ਓਹ ਸਾਰਾ ਕੁੱਝ phone ਤੇ ਹੀ ਹੋਣ ਲੱਗ ਗਿਆ ਹੈ. ਹੈ ਨਾ. ਜਿਵੇਂ ਤੁਸੀਂ ਕਿਹ ਰਹੇ ਹੋ ਵੀ ਜਿਵੇਂ ਵਿਆਹ 'ਤੇ ਮਿਲਦੇ ਸੀ, ਪਹਿਲਾਂ ਓਹ ਜਿਹੜੇ ਆਪਣੇ ਲੋਕ ਹੁੰਦੇ ਸੀ ਨਾ ਮੋਕਾ ਦੇਖਦੇ ਹੁੰਦੇ ਸੀ ਵੀ ਇਹ ਮੋਕਾ ਆਏਗਾ ਜਾਂ ਕੋਈ ਮੇਲਾ ਜਾਂ ਕਿਸੇ ਤਿਉਹਾਰ ਦਾ ਜਾਂ ਕਿਸੇ. ਆਪਣੇ ਬੱਚੇ ਦਾ ਵਿਆਹ ਆਏਗਾ ਤਾਂ ਉੱਥੇ ਸਾਰੀ ਫ਼ੈਮਲਿਆਂ ਇੱਕਠਿਆਂ ਹੋਣ ਗਿਆਂ ਤਾਂ ਗੱਲਾ ਹੋਣ ਗਿਆਂ, ਦੇਖੋ mobile ਤਾਂ ਚਲੋ ਹੁਣ ਆਇਆ, ਓਸ ਤੋਂ ਪਹਿਲਾਂ ਚਿੱਠੀਆਂ ਹੁੰਦਿਆਂ ਸੀ. ਜਾਂ ਡਾਕੀਏ ਆਉਂਦੇ ਹੁੰਦੇ ਸੀ ਨਾ. ਉਹ ਲੈਕੇ ਆਪਣਾ ਚਿੱਠੀ ਲੈਕੇ ਕੀ ਉਨ੍ਹਾਂ ਦਾ ਸੱਦਾ ਆਇਆ ਕਿਵੇਂ ਵੀ ਕੁੱਝ ਵੀ, ਪਰ ਹੁਣ ਜਿਵੇਂ-ਜਿਵੇਂ ਆਪਾਂ ਹੋਰ technology ਆ ਜਾਂਦੀ ਆ ਉਹਦੇ ਨਾਲ. ਪਰਿਵਾਰ ਵੀ ਟੁਟਦੇ ਜਾ ਰਹੇ ਨੇ, ਦੋਸਤੀ ਵੀ ਖਤਮ ਹੋ ਰਹੀ ਹੈ ਰਿਸਤੇ ਵੀ ਸਾਰੇ ਖਤਮ ਹੋ ਰਹੇ ਨੇ. ਲੋਕ ਪਹਿਲਾਂ ਵਾਲੇ ਨਹੀ ਰਹੇ ਹੈਗੇ. ਹਾਂਜੀ. ਜਿਵੇਂ ਅਅ ਦੇਖ ਲੋ ਹੈ ਨਾ ਵੀ ਤੁਸੀਂ ਆਪਾਂ ਵਿਆਹਾਂ ਦੇ card ਵਗੈਰਾ ਵੀ ਸਾਰੇ. 'ਤੇ ਉੱਥੇ ਹੀ send ਕਰ ਦਿੰਨੇ ਆ ਹੈ ਨਾ whatsapp ਵਗੈਰਾ 'ਤੇ. 'ਤੇ ਲੋਕਾਂ ਕੋਲ ਐਨਾ time ਵੀ ਨੀ ਹੈਗਾ ਵੀ ਕਿ ਕਿਸੇ ਨੂੰ ਜਾ ਕੇ personally ਸੱਦਾ ਦੇਣ, ਵੀ ਹਾਂਜੀ ਵਿਆਹ ਤੇ ਆਉਣ ਲਈ ਜਾਂ ਕੁੱਝ ਵੀ ਕਿਉਂਕਿ ਪਹਿਲਾਂ ਲੋਕ ਦੇਖ ਲੋ ਪਹਿਲਾਂ ਲੋਕ ਨਾ .

ਸ਼ਗੁਨ time ਹੀ, ਆਉਂਦਾ ਕੋਈ, 'ਤੇ.

ਸ਼ਗੁਨ time ਹੀ ਚਲ ਜਾਂਦਾ. 'ਤੇ ਇਸ ਕਰਕੇ ਕਿਉਂਕਿ ਲੋਕ joint family ਦੇ ਹੈ ਨਹੀਂ. 'ਤੇ ਹਰੇਕ ਆਪਣੇ ਘਰ ਦੇ ਵਿੱਚ ਇਕੱਲਾ 'ਤੇ ਹਰੇਕ ਨੇ ਆਪਣਾ ਘਰ-ਬਾਰ ਸਭਾਲਨਾ. ਜਾਂ ਅਵੇ ਆਪਣੀ ਘ੍ਰ੍ਸਤੀ ਵਗੈਰਾ ਚਲਾਉਣੀ ਹੈ ਨਾ. ਇਸ ਕਰਕੇ ਲੋਕ. ਲੋਕਾਂ ਦਾ ਪਿਆਰ ਵੀ ਘੱਟ ਚੁੱਕਿਆ ਇਸ ਕਰਕੇ. ਪਿਆਰ ਤਾਂ ਬਹੁਤ ਘੱਟ ਚੁੱਕਿਆਂ ਵੀ ਪਿਆਰ ਦੇ ਨਾਲ-ਨਾਲ ਨਾ ਆਪਾਂ ਨੇ ਆਪਣੇ ਆਪ ਨੂੰ ਹੀ change ਕਰ ਲਿਆ ਆਪਾਂ ਨੇ ਹੀ ਇਨਸਾਨ ਤੋਂ ਆਪਾਂ ਇਨਸਾਨ ਨੀ ਕੁੱਝ ਹੋਰ ਹੀ ਬਣ ਚੁੱਕੇ ਹਾਂ ਇਸ time. ਜਿਵੇਂ ਤੁਸੀਂ ਦੇਖੋ ਪਹਿਲਾਂ. ਬੱਚੇ ਦਾ ਅਅ ਜਦੋਂ ਛੋਟੇ ਬੱਚੇ ਦਾ ਅਅ ਜਨਮ ਹੋਣਾ ਕਿਸੇ ਵੀ ਘਰ 'ਚ ਉੱਥੇ ਕਿੰਨਾ ਮਨਾਇਆ ਜਾਂਦਾ ਸੀ. ਹੈ ਨਾ. ਅੱਜਕਲ੍ਹ ਹਰ ਘਰ ਹੁੰਦੇ ਸੀ ਅੱਜਕਲ੍ਹ ਹੋ ਗਈ ਓਦੇ ਚਕਰ 'ਚ. ਛੋਟੇ ਬੱਚਿਆਂ ਨੂੰ ਦੋ ਦਿਨ hospital ਰੱਖਿਆ ਉਹ ਪਤਾ ਵੀ ਕਿਸ ਸ਼ਹਿਰ ਵਿੱਚ phone ਫੋਟੋਵਾਂ ਭਜ ਦਿੰਦੇ ਹਾਂ, ਪਹਿਲਾਂ ਦੇਖਣ ਆਉਂਦੇ ਹੁੰਦੇ ਸੀ ਵੀ ਓਦੇ ਮੁੰਡਾ ਹੋਇਆ, ਓਦੇ ਕੁੜੀ ਹੋਈ ਆ ਚਲੋ ਵਧਾਈ ਦੇ ਕੇ ਆਈਏ . ਦੇਖੋ ਅੱਜਕਲ੍ਹ ਨਾ ਲੋਕ ਜਾਂ ਤਾਂ ਬੀਮਾਰਿਆਂ ਨੇ ਘੇਰ ਲਏ ਕਿਉਂਕਿ ਆਪਾਂ ਖਾਣਾ-ਪੀਣਾ ਵੀ ਛੱਡ ਗਏ 'ਤੇ ਆਪਣੇ ਅਅ ਜਿਹੜਾ ਗੰਦਗੀ ਜਿਆਦਾ ਹੋ ਗਈ ਆ ਕਿਉਂਕਿ ਆਪਾਂ. modern ਅਅ ਸਭਿਆਚਾਰ ਦੇ ਵੱਲ ਜਿਆਦਾ ਜਾ ਰਹੇ ਹਾਂ, ਇਸ ਕਰਕੇ ਗੰਦਗੀ ਕਰਕੇ ਬੀਮਾਰਿਆ ਵਗੈਰਾ ਬੱਚੇ ਸਾਰੇ ਹੁਣ ਦੇਖ ਲਵੋ ਤੁਸੀਂ ਪਹਿਲਾ ਲੋਹੜੀ ਵਗੈਰਾ 'ਤੇ ਨਾ.

'ਤੇ ਅਅ ਹੁਣ ਐਵੇਂ ਦਾ ਨੀ ਕੁੱਝ ਵੀ ਹੈ ਨਾ. 'ਤੇ ਇਸ ਕਰਕੇ ਵੀ.

ਵੀ ਪਹਿਲਾਂ ਵਿਆਹ ਹੋਣਾ ਨਵਾ ਵਿਆਹ ਜਾਂ ਬੱਚੇ ਦੀ ਲੋਹੜੀ ਹੈ ਨਾ. ਓਸ 'ਤੇ ਆਉਂਦੇ ਹੁੰਦੇ ਸੀ ਵੀ ਚਲੋ ਪਹਿਲੀ ਲੋਹੜੀ ਆ ਅੱਜਕਲ੍ਹ ਕੀ ਕਰਦੇ ਨੇ. ਦੋ-ਚਾਰ ਗਲੀ ਵਲੇ ਇੱਕਠੇ ਹੋਕੇ ਮੁਹਲ੍ਲਾ ਇੱਕਠਾ ਹੋਇਆ, ਚਲੋ ਵੀ ਲੋਹੜੀ ਮਨਾ ਲਈ, ਚਲੋ ਕੋਈ ਰਿਸ਼ਤੇਦਾਰ ਨਾਲ ਨਹੀਂ, ਕਿਸੇ ਆਪਣੇ ਪਰਿਵਾਰ ਨਾਲ ਨਹੀਂ, ਕੋਈ ਲੈਣਾ-ਦੇਣਾ ਰਿਹਾ ਨਹੀਂ ਹੈਗਾ ਲੋਕਾ ਦਾ. ਇਸੇ ਕਰਕੇ ਨਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਜੇ ਆਪਾਂ, ਆਪਾਂ ਨੂੰ ਲੋਕ ਐਂਵੇਂ ਅਪਣਾ ਸਭਿਆਚਾਰ ਭੁੱਲਦੇ ਰਹੇ ਤਾਂ ਜਿਹੜੇ ਅੱਗੇ ਆਪਣੀ ਆਉਣ ਵਲੀ ਪੀੜੀ ਹੈ 'ਤੇ ਉਨ੍ਹਾਂ ਨੂੰ ਤਾ ਆਪਣੇ ਸਭਿਆਚਾਰ ਦਾ.

ਹਾਂਜੀ. 'ਤੇ ਦੇਖੋ ਹੁਣ ਤੁਸੀਂ ਦੀਵਾਲੀ ਦਾ ਤਿਉਹਾਰ ਹੈ ਜਿਹੜਾ ਆਪਣਾ, ਮੁੱਖ ਤਿਉਹਾਰ ਹੈ ਆਪਣੇ ਦੇਸ਼ ਦਾ 'ਤੇ ਦੀਵਾਲੀ ਦੇ ਤਿਉਹਾਰ 'ਤੇ ਆਪਾਂ. ਕਿੰਨੇ ਲੋਕ ਇਕੱਠੇ ਹੁੰਦੇ ਸੀ, ਕਿੰਨੇ ਮੇਲੇ ਵਗੈਰਾ ਲਗਦੇ ਸੀ ਦੀਵਾਲੀ 'ਤੇ.

ਪਟਾਕੇ ਵਗੈਰਾ ਚਲਾਏ ਜਾਂਦੇ ਸੀ 'ਤੇ ਹੁਣ 'ਤੇ ਲੋਕਾਂ ਨੂੰ ਵੈਸੇ ਹੀ ਬਿਮਾਰੀਆਂ ਨੇ ਇੰਨਾ ਘੇਰ ਲਿਆ ਕਿ ਪ੍ਰਦੂਸ਼ਨ ਨਾ ਇੰਨਾ ਹੋ ਚੁੱਕਿਆ ਆਪਣੀ ਧਰਤੀ 'ਤੇ. ਕਿ ਕੋਈ ਵੀ ਪਟਾਕੇ ਵਗੈਰਾ ਜਦੋਂ ਚਲਾਉਂਦੇ ਨੇ ਤਾਂ ਬੱਚੇ ਵਗੈਰਾ ਬੀਮਾਰ ਬਹੁਤ ਛੇਤੀ ਪੈ ਜਾਂਦੇ ਨੇ. ਜਿਵੇਂ ਬਾਹਰ ਦੀ ਗੱਲ ਹੈ. ਆਪਣਾ ਸਭਿਆਚਾਰ ਤਾਂ ਵੀ ਖ਼ਤਮ ਹੋ ਜਾਂਦਾ ਜਿਆਦਾ ਲੋਕ ਨਾ ਹੁਣ ਪੰਜਾਬ ਛੱਡਕੇ ਬਾਹਰ ਵੱਲ. ਜਿਆਦਾ ਰੁਝਾਨ ਕਰਨ ਲਗ ਗਏ ਵੀ, ਬਾਹਰ ਦੇਸ਼ ਜਾਨੇ ਹਾਂ ਤਾਂ ਉੱਥੇ life ਸਹੀ ਹੋਵੇਗੀ ਜਾਂ ਜਿਵੇਂ ਵੀ ਲਾਲੋ ਓਹ. ਆਪਣਾ ਚਾਉਂਦੇ ਨਹੀਂ ਹੈਗੇ, ਵੀ ਅਸੀਂ ਆਪਣੇ ਓਸ ਨਾਲ ਮਿੱਟੀ ਨਾਲ ਜੁੜੇ ਰਹਿਏ 'ਤੋ ਛਡਨਾ ਚਾਹਦੇ ਨੇ.